ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ

ਮਾਈਗੋਵ ਤੇ ਸ਼ਿਖਰ ਠਾਕੁਰ ਨੇ ਲਿਖਿਆ ਹੈ ਕਿ ਅਸੀਂ ਓਲੰਪਿਕ ਵਿੱਚ ਹੋਰ ਵੀ ਵਧੀਆ ਕਰ ਸਕਦੇ ਸੀ ਉਨ੍ਹਾਂ ਨੇ ਲਿਖਿਆ ਹੈ ਸਤਿਕਾਰਯੋਗ ਮੋਦੀ ਸਰ ਸਭ ਤੋਂ ਪਹਿਲਾਂ ਰਿਓ ਵਿੱਚ ਅਸੀਂ ਜੋ ਦੋ ਮੈਡਲ ਜਿੱਤੇ ਉਸਦੇ ਲਈ ਵਧਾਈ ਪਰ ਮੈਂ ਇਸ ਤਰਫ਼ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ ਕਿ ਕੀ ਸਾਡਾ ਪ੍ਰਦਰਸ਼ਨ ਅਸਲ ਵਿੱਚ ਵਧੀਆ ਸੀ ਅਤੇ ਜਵਾਬ ਹੈ ਨਹੀਂ ਸਾਨੂੰ ਖੇਡਾਂ ਵਿੱਚ ਲੰਬਾ ਸਫ਼ਰ ਤੈਅ ਕਰਨ ਦੀ ਜ਼ਰੂਰਤ ਹੈ ਸਾਡੇ ਮਾਤਾਪਿਤਾ ਅੱਜ ਵੀ ਪੜ੍ਹਾਈ ਅਤੇ academicsਤੇ ਫੋਕਸ ਕਰਨ ਤੇ ਜ਼ੋਰ ਦਿੰਦੇ ਹਨ ਸਮਾਜ ਵਿੱਚ ਹੁਣ ਵੀ ਖੇਡਾਂ ਨੂੰ ਸਮੇਂ ਦੀ ਬਰਬਾਦੀ ਮੰਨਿਆ ਜਾਂਦਾ ਹੈ ਸਾਨੂੰ ਇਸ ਸੋਚ ਨੂੰ ਬਦਲਣ ਦੀ ਜ਼ਰੂਰਤ ਹੈ ਸਮਾਜ ਨੂੰ ਮੋਟੀਵੇਸ਼ਨ ਦੀ ਜ਼ਰੂਰਤ ਹੈ ਅਤੇ ਇਹ ਕੰਮ ਤੁਹਾਡੇ ਤੋਂ ਜ਼ਿਆਦਾ ਵਧੀਆ ਕੋਈ ਨਹੀਂ ਕਰ ਸਕਦਾ

ਊਸ਼ਾ ਤੋਂ ਬਾਅਦ 32 ਸਾਲ ਵਿੱਚ ਪਹਿਲੀ ਵਾਰ ਲਲਿਤਾ ਬਾਬਰ ਨੇ ਟ੍ਰੈਕ ਫੀਲਡ ਫਾਈਨਲਜ਼ ਲਈ ਕੁਆਲੀਫਾਈ ਕੀਤਾ ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ 36 ਸਾਲ ਤੋਂ ਬਾਅਦ ਮਹਿਲਾ ਹਾਕੀ ਟੀਮ ਓਲੰਪਿਕ ਤੱਕ ਪਹੁੰਚੀ ਪਿਛਲੇ 36 ਸਾਲ ਵਿੱਚ ਪਹਿਲੀ ਵਾਰ menਸ ਹੌਕੀ ਨੌਕ ਆਉਟ ਸਟੇਜ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ ਸਾਡੀ ਟੀਮ ਕਾਫੀ ਮਜ਼ਬੂਤ ਹੈ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਅਰਜੈਂਟੀਨਾ ਜਿਸਨੇ ਗੋਲਡ ਜਿੱਤਿਆ ਉਹ ਪੂਰੇ ਟੂਰਨਾਮੈਂਟ ਵਿੱਚ ਇੱਕ ਹੀ ਮੈਚ ਹਾਰੀ ਅਤੇ ਹਰਾਉਣ ਵਾਲਾ ਕੌਣ ਸੀ ਭਾਰਤ ਦੇ ਖਿਡਾਰੀ ਸਨ ਆਉਣ ਵਾਲਾ ਸਮਾਂ ਨਿਸ਼ਚਤ ਰੂਪ ਵਿੱਚ ਸਾਡੇ ਲਈ ਵਧੀਆ ਹੋਏਗਾ

ਮੈਂ ਖੇਡ ਜਗਤ ਨਾਲ ਜੁੜੇ ਐਸੋਸੀਏਸ਼ਨ ਨੂੰ ਵੀ ਤਾਕੀਦ ਕਰਦਾ ਹਾਂ ਕਿ ਉਹ ਵੀ ਇੱਕ ਨਿਰਪੱਖ ਭਾਵ ਨਾਲ ਬ੍ਰੇਨ ਸਟੋਰਮਿੰਗ ਕਰਨ ਅਤੇ ਹਿੰਦੁਸਤਾਨ ਵਿੱਚ ਹਰ ਨਾਗਰਿਕ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਕਿ ਜਿਸ ਨੂੰ ਵੀ ਉਸ ਵਿੱਚ ਰੁਚੀ ਹੈ ਉਹ ਮੈਨੂੰ NarendraModiApp ਤੇ ਸੁਝਾਅ ਭੇਜੇ ਸਰਕਾਰ ਨੂੰ ਲਿਖੇ ਐਸੋਸੀਏਸ਼ਨ ਚਰਚਾ ਕਰਕੇ ਆਪਣਾ ਮੈਮੋਰੈਂਡਮ ਸਰਕਾਰ ਨੂੰ ਦੇਣ ਰਾਜ ਸਰਕਾਰਾਂ ਚਰਚਾ ਕਰਕੇ ਆਪਣੇ ਸੁਝਾਅ ਭੇਜਣ ਪਰ ਅਸੀਂ ਪੂਰੀ ਤਿਆਰੀ ਕਰੀਏ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਜ਼ਰੂਰ ਸਵਾ ਸੌ ਕਰੋੜ ਦੇਸ਼ਵਾਸੀ 65 ਪ੍ਰਤੀਸ਼ਤ ਨੌਜਵਾਨ ਜਨਸੰਖਿਆ ਵਾਲਾ ਦੇਸ਼ ਖੇਡਾਂ ਦੀ ਦੁਨੀਆ ਵਿੱਚ ਵੀ ਬਿਹਤਰ ਸਥਿਤੀ ਪ੍ਰਾਪਤ ਕਰੇ ਇਸ ਸੰਕਲਪ ਦੇ ਨਾਲ ਅੱਗੇ ਵਧਣਾ ਹੈ
ਮੇਰੇ ਪਿਆਰੇ ਦੇਸ਼ਵਾਸੀਓ 5 ਸਤੰਬਰ ਅਧਿਆਪਕ ਦਿਵਸ ਹੈ ਮੈਂ ਕਈ ਸਾਲਾਂ ਤੋਂ ਅਧਿਆਪਕ ਦਿਵਸ ਤੇ ਵਿਦਿਆਰਥੀਆਂ ਨਾਲ ਕਾਫੀ ਸਮਾਂ ਬਿਤਾਉਂਦਾ ਰਿਹਾ ਅਤੇ ਇੱਕ ਵਿਦਿਆਰਥੀ ਦੀ ਤਰ੍ਹਾਂ ਬਿਤਾਉਂਦਾ ਸੀ ਇਨ੍ਹਾਂ ਛੋਟੇਛੋਟੇ ਬੱਚਿਆਂ ਤੋਂ ਵੀ ਮੈਂ ਬਹੁਤ ਕੁਝ ਸਿੱਖਦਾ ਸੀ ਮੇਰੇ ਲਈ 5 ਸਤੰਬਰ ਅਧਿਆਪਕ ਦਿਵਸ ਵੀ ਸੀ ਅਤੇ ਮੇਰੇ ਲਈ ਸਿੱਖਿਆ ਦਿਵਸ ਵੀ ਸੀ ਪਰ ਇਸ ਵਾਰ ਮੈਨੂੰ G20 ਸੁੰਮਿਤ ਲਈ ਜਾਣਾ ਪੈ ਰਿਹਾ ਹੈ ਤਾਂ ਮੇਰਾ ਮਨ ਕਰ ਗਿਆ ਕਿ ਅੱਜ ਮਨ ਕੀ ਬਾਤ ਵਿੱਚ ਹੀ ਆਪਣੇ ਇਸ ਭਾਵ ਨੂੰ ਮੈਂ ਪ੍ਰਗਟ ਕਰਾਂ

ਸਰਵਪੱਲੀ ਰਾਧਾਕ੍ਰਿਸ਼ਣਨ ਜੀ ਦਾ ਜਨਮ ਦਿਨ ਹੈ ਅਤੇ ਦੇਸ਼ ਉਸ ਨੂੰ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ ਉਹ ਜੀਵਨ ਵਿੱਚ ਕਿਸੇ ਵੀ ਸਥਾਨ ਤੇ ਪਹੁੰਚੇ ਪਰ ਆਪਣੇ ਆਪ ਨੂੰ ਉਨ੍ਹਾਂ ਨੇ ਹਮੇਸ਼ਾ ਸਿੱਖਿਅਕ ਦੇ ਰੂਪ ਵਿੱਚ ਹੀ ਜਿਊਣ ਦੀ ਕੋਸ਼ਿਸ਼ ਕੀਤੀ ਅਤੇ ਇੰਨਾ ਹੀ ਨਹੀਂ ਉਹ ਹਮੇਸ਼ਾ ਕਹਿੰਦੇ ਸਨ ਵਧੀਆ ਸਿੱਖਿਅਕ ਉਹ ਹੀ ਹੁੰਦਾ ਹੈ ਜਿਸਦੇ ਅੰਦਰ ਦਾ ਵਿਦਿਆਰਥੀ ਕਦੇ ਮਰਦਾ ਨਹੀਂ ਹੈ ਰਾਸ਼ਟਰਪਤੀ ਦਾ ਪਦ ਹੋਣ ਦੇ ਬਾਅਦ ਵੀ ਸਿੱਖਿਅਕ ਦੇ ਰੂਪ ਵਿੱਚ ਜਿਊਣਾ ਅਤੇ ਸਿੱਖਿਅਕ ਮਨ ਦੇ ਨਾਤੇ ਅੰਦਰ ਦੇ ਵਿਦਿਆਰਥੀ ਨੂੰ ਜਿਊਂਦਾ ਰੱਖਣਾ ਇਹ ਅਦਭੁੱਤ ਜੀਵਨ ਡਾ
ਰਾਧਾਕ੍ਰਿਸ਼ਣਨ ਜੀ ਨੇ ਜੀਅ ਕੇ ਦਿਖਾਇਆ

ਮੇਰੇ ਪਿਆਰੇ ਦੇਸ਼ਵਾਸੀਓ ਸਵੱਛ ਭਾਰਤ ਇਹ ਹਰ ਭਾਰਤੀ ਦਾ ਸੁਪਨਾ ਬਣ ਗਿਆ ਹੈ ਕੁਝ ਭਾਰਤੀਆਂ ਦਾ ਸੰਕਲਪ ਬਣ ਗਿਆ ਹੈ ਕੁਝ ਭਾਰਤੀਆਂ ਨੇ ਇਸ ਨੂੰ ਆਪਣਾ ਮਕਸਦ ਬਣਾ ਲਿਆ ਹੈ ਪਰ ਹਰ ਕੋਈ ਕਿਸੇ ਨਾ ਕਿਸੇ ਰੂਪ ਵਿੱਚ ਇਸ ਨਾਲ ਜੁੜਿਆ ਹੈ ਹਰ ਕੋਈ ਆਪਣਾ ਯੋਗਦਾਨ ਦੇ ਰਿਹਾ ਹੈ ਰੋਜ਼ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਕਿਵੇਂਕਿਵੇਂ ਨਵੇਂ ਉਪਰਾਲੇ ਹੋ ਰਹੇ ਹਨ ਭਾਰਤ ਸਰਕਾਰ ਵਿੱਚ ਇੱਕ ਵਿਚਾਰ ਹੋਇਆ ਹੈ ਅਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਦੋ ਮਿੰਟ ਤਿੰਨ ਮਿੰਟ ਦੀ ਸਵੱਛਤਾ ਦੀ ਇੱਕ ਫ਼ਿਲਮ ਬਣਾਓ ਇਹ ਸ਼ਾਰਟ ਫਿਲਮ ਭਾਰਤ ਸਰਕਾਰ ਨੂੰ ਭੇਜ ਦੇਵੋ ਵੈਬਸਾਈਟ ਤੇ ਤੁਹਾਨੂੰ ਇਸ ਦੀਆਂ ਜਾਣਕਾਰੀਆਂ ਮਿਲ ਜਾਣਗੀਆਂ ਉਸਦਾ ਮੁਕਾਬਲਾ ਹੋਏਗਾ ਅਤੇ 2 ਅਕਤੂਬਰ ਗਾਂਧੀ ਜੈਅੰਤੀ ਦੇ ਦਿਨ ਜੋ ਵਿਜੇਤਾ ਹੋਣਗੇ ਉਨ੍ਹਾਂ ਨੂੰ ਇਨਾਮ ਦਿੱਤਾ ਜਾਏਗਾ ਮੈਂ ਤਾਂ ਟੀ
ਚੈਨਲ ਵਾਲਿਆਂ ਨੂੰ ਵੀ ਕਹਿੰਦਾ ਹਾਂ ਕਿ ਤੁਸੀਂ ਵੀ ਅਜਿਹੀਆਂ ਫ਼ਿਲਮਾਂ ਲਈ ਸੱਦਾ ਦੇ ਕੇ ਮੁਕਾਬਲੇ ਕਰੋ ਕ੍ਰਿਏਟੀਵਿਟੀ ਵੀ ਸਵੱਛਤਾ ਅਭਿਆਨ ਨੂੰ ਇੱਕ ਤਾਕਤ ਦੇ ਸਕਦੀ ਹੈ ਨਵੇਂ ਸਲੋਗਨ ਮਿਲਣਗੇ ਨਵੇਂ ਤਰੀਕੇ ਜਾਨਣ ਨੂੰ ਮਿਲਣਗੇ ਨਵੀਂ ਪ੍ਰੇਰਣਾ ਮਿਲੇਗੀ ਅਤੇ ਇਹ ਸਭ ਕੁਝ ਜਨਤਾਜਨਾਰਦਨ ਦੀ ਭਾਗੀਦਾਰੀ ਨਾਲ ਆਮ ਕਲਾਕਾਰਾਂ ਤੋਂ ਅਤੇ ਇਹ ਜ਼ਰੂਰੀ ਨਹੀਂ ਹੈ ਕਿ ਫ਼ਿਲਮ ਬਣਾਉਣ ਲਈ ਵੱਡਾ ਸਟੂਡੀਓ ਚਾਹੀਦਾ ਹੈ ਅਤੇ ਵੱਡਾ ਕੈਮੇਰਾ ਚਾਹੀਦਾ ਹੈ ਅਰੇ ਅੱਜ ਕੱਲ੍ਹ ਤਾਂ ਆਪਣੇ ਮੋਬਾਈਲ ਫੋਨ ਦੇ ਕੈਮੇਰਾ ਨਾਲ ਵੀ ਤੁਸੀਂ ਫ਼ਿਲਮ ਬਣਾ ਸਕਦੇ ਹੋ ਆਓ ਅੱਗੇ ਵਧੀਏ ਤੁਹਾਨੂੰ ਮੇਰਾ ਸੱਦਾ ਹੈ

ਮੇਰੇ ਪਿਆਰੇ ਦੇਸ਼ਵਾਸੀਓ ਦੇਸ਼ ਬਹੁਤ ਵੱਡਾ ਹੈ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ ਵਿਭਿੰਨਤਾਵਾਂ ਨਾਲ ਭਰੇ ਹੋਏ ਦੇਸ਼ ਨੂੰ ਏਕਤਾ ਦੇ ਬੰਧਨ ਵਿੱਚ ਬਣਾਈ ਰੱਖਣ ਲਈ ਨਾਗਰਿਕ ਦੇ ਨਾਤੇ ਸਮਾਜ ਦੇ ਨਾਤੇ ਸਰਕਾਰ ਦੇ ਨਾਤੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਏਕਤਾ ਨੂੰ ਬਲ ਦੇਣ ਵਾਲੀਆਂ ਗੱਲਾਂ ਤੇ ਜ਼ਿਆਦਾ ਤਾਕਤ ਦੇਈਏ ਜ਼ਿਆਦਾ ਉਜਾਗਰ ਕਰੀਏ ਅਤੇ ਤਾਂ ਜਾ ਕੇ ਦੇਸ਼ ਆਪਣਾ ਉੱਜਵਲ ਭਵਿੱਖ ਬਣਾ ਸਕਦਾ ਹੈ ਅਤੇ ਬਣੇਗਾ ਮੇਰਾ ਸੇਵਾ ਸੌ ਕਰੋੜ ਦੇਸ਼ਵਾਸੀਆਂ ਦੀ ਸ਼ਕਤੀ ਤੇ ਭਰੋਸਾ ਹੈ ਅੱਜ ਬਸ ਇੰਨਾ ਹੀ ਬਹੁਤਬਹੁਤ ਧੰਨਵਾਦ